ਹੋਰ ਕੀ ਕਰਨਾ ਸੋ ਮੈਨੂੰ ਅਵਾਸੀਆਂ ਆਈ ਜਾਣਡੀਆ ਸੋਈ ਜਾ ਨਾਲ ਨਾਲ ਤੇ ਨਾਲ ਨਾਲ ਗੱਲ ਕਰੀ ਜਾ ਨਾਲ ਨਾਲ ਸੋ ਜਾ ਆਹੋ ਚਾਹ ਦਾ ਟੈਮ ਹੋਇਆ ਬੰਦਾ ਚਾਹ ਤਾ ਪਿਲਾਦੋ

ਹਨਾ ਹਮ ਚਾਹ ਚਾਹ ਤੈਨੂੰ ਅਸੀ ਪਿਲਾਦੀਏ ਆਹੋ ਗੋਹੇ ਧੋ ਕੇ ਆਈ ਸੀ ਅੜੀਏ

ਨਹੀ ਨਿਆਣੇ ਮਰਜੀ ਦੇ ਅੱਗੇ ਵੱਡੇ ਕਾਕੇ ਨੇ ਚਕਾ ਦੇ ਦੋ ਗੇੜੇ ਤੇ ਉਹ ਆਖੇ ਨੀ ਲੱਗਦਾ ਹਮ ਹਮ ਨਾ ਕਿਉ ਉਹਨੂੰ ਕਿਆ ਹੋ ਗਿਆ ਸਹੇਲੀ ਉਹਦੀ ਆ

ਮੈ ਖਰੇ ਸਹੇਲੀ ਬਣੀ

ਹਾ ਉਧਰੇ ਪਈ ਰਹਿੰਦੀ ਪਿੰਕੀ ਦਸਦੀ ਪਈਆ ਰਹਿੰਦੀ ਲੰਮੇ ਤੇ ਮੁੜਕੇ ਉਹ ਕਹਿੰਦੀ ਕਹਿ ਦਿੰਦੀ ਚਾਹ ਬਣਾ

ਆਹੋ ਠੀਕ ਆ ਫਿਰ ਆਪ ਨੀ ਕੁਛ ਲਿਉਂਦੀ ਬਾਹਰੋ ਉਹਨੂੰ ਚਕਾ ਦਿੰਦੀ ਸਿੰਦੇ ਰੁੜੀ ਰਾਜੇ ਕਰੂੜੀ ਤੋ ਵੀ

ਉਹਨੂੰ ਆਹੋ ਤੇ ਫਿਰ ਉਹ ਬਾਦਸ਼ਾ ਬਣੀ ਪਈ ਆਹੋ ਤੇ ਆਪ ਨੀ ਲਿਉਂਦੀ ਪੀ ਦੱਸ ਨੂੰ ਉਹਨੂੰ ਜਿਹੜਾ ਚਕਾਊਂਦੀ ਆਪਣੇ ਘਰ ਲਿਆ ਦੋ ਬੋਰੀ ਆਹੋ ਘਰ ਲਿਆ ਤੇ ਸਿਆਲ ਆਹੋ ਸਿਲੰਡਰ ਬਾਲਣਡੀ ਸਿਲੰਡਰ ਕਿਹੜਾ ਸੋਖਾ ਭਰੋਣਾ ਉਹ ਫਿਰ ਉਹਦੀ ਸਹੇਲੀ ਆਹੋ ਫਿਰ ਸਿਲੰਡਰ ਕਿਹੜਾ ਸੋਖਾ ਭਰਨਡ਼ਿਆ ਬਾਰਾ ਸੋ ਦਾ ਭਰਨ ਡਿਆ ਆਹੋ ਪੇ ਹੁਣ ਬਾਰਾ ਸੋ ਦਾ ਇਹਨਾ ਦੀ ਕਾਪੀ

ਇਹ ਬੰਦ ਕਰਡੇ ਹੁਣ

ਇਹ ਹੁਣ ਇਹਨੇ ਭਰਾਇਆ ਕਰਨੇ ਨਾ ਇਹ ਨੀ ਭਰਿਆ ਕਰਨੇ ਪਿਟਣਡੇ ਘਰ

ਹਮ ਕਾਲਮਾ ਵਾਲੇ ਰੋਡ ਤੇ ਬੰਦ ਹੋ ਜਾਣੀ ਆ

ਹਾ ਉਦਣ ਆਈ ਸੀ ਭਾਈ ਪਤਾ ਨੀ ਕੀ ਬਣਿਆ ਅੱਛਾ ਮੈਨੂੰ ਨੀ ਫਿਰ ਪਤਾ ਲੱਗਾ ਮੈ ਨਹੀ ਕਰਦਾ ਤੂੰ ਫਿਰ ਘਰ ਨੀ ਹੋਣੀ ਕੀ ਕਹਿੰਦੇ ਸੀ ਨਵੀ ਏਜੰਸੀ ਖੁਲਣੀ ਉਥੋ ਤੋ ਲਾਓ ਸਿਲੰਡਰ ਇਹ ਬਸ

ਹਾਏ ਬਲੈਕ ਵੀ ਨੀ ਭਰੋਣੇ ਨਈ ਬਲੈਕ ਤਾ ਭਰ ਜਾਣੇ ਆ

ਬਲੈਕ ਤਾ ਭਰਨਗੇ ਇਹ ਕਹਿਦੇ ਬੇ ਜਿਨ੍ਹਾ ਦੇ ਕਲਮਾ ਰੋਡ ਤੇ ਉਹ ਬੰਦ ਹੋਣਗੇ ਏਜੰਸੀ ਇਹ ਹੋਰ ਕਿਤੇ ਖੁਲਣੀ

ਣ ਉਹ ਖਲੋਤਾ ਨੀ ਭਾਈ ਮੈ ਕਹਿੰਦਾ ਥਾਡਾ ਤਾਨੀ ਮੈ ਸਾਡੀ ਤਾਨੀ ਹੈਗਾ ਤੂੰ ਪੁਛਣਾ ਸੀ ਤੜਵਾ ਵਾਲੇ ਆ ਇਹ ਬੰਦ ਕਿਹੜੀ ਗੱਲੋ ਕਰਦੇ ਬਲੈਕ ਚ ਭਰੋਣਗੇ ਜਾ ਕੀ ਹਿਸਾਬ ਕਿਤਾਬ ਆ ਮੈਨੂੰ ਤਾ ਪਤਾ ਨੀ ਲੱਗਾ ਕੀ ਪਤਾ ਦੁਪਿਹਰੇ ਭਾਈ ਆਇਆ ਬੜੀ ਧੂਪ ਲੱਗੀ ਸੀ

ਹਮ ਉਹਦਾ ਵੀਰੇ ਦਾ ਫੂਨ ਆਂਦਾ ਕਿਦਾ ਠੀਕ ਠਾਕ

ਕਰਦਾ ਹੋਣਾ ਕਰਦਾ ਹੋਣਾ

ਆਹੋ ਉਹਨਾ ਬਥੇਰਾ

ਹਮ

ਬਥੇਰੇ ਪੈਹੇ ਲਾਹ ਹੁਣ ਕੋਠੀ ਕਹਿੰਦੀ ਪਾਣੀ ਬਾਹਰ ਗਿਆ ਦਾ ਭੈਣਾ ਕੁਛ ਬਣਦਾ ਇਥੇ ਦਿਹਾੜੀਆਂ ਦਾ ਨੀ ਕੁਖ ਵੀ ਬਣਦਾ ਹਮ ਇਹਦਾ ਵੀ ਬਾਹਰ ਦਾ ਲਾਦੀ ਇਹਦਾ ਵੀ ਓਖੀ ਸੋਖੀ ਹੋ ਕੇ ਕਿਹਾ ਸੀ ਮੈ

ਕਹਿੰਦਾ ਕੁੜੀਆਂ ਨੂੰ ਉਥਾ ਨੂੰ ਹੋ ਲੈਣਦੇ ਅੱਛਾ ਚੱਲਜਾ ਚੱਲਜਾ ਉਹਨੂੰ ਕਹਿ ਇੱਕ ਗੇੜਾ ਲਾਇਆ ਦੋ ਤਿੰਨ ਸਾਲ ਲਾਇਆ ਮੈ ਕਿਤੇ ਬਾਹਰ

ਹਨਾ ਘਰ ਦਾ ਕੁਛ ਬਣਜੂ ਇਦਾ ਨੀ ਬਣਦਾ ਦਿਹਾੜੀ ਦੇ ਸਿਰ ਤੈਨੂੰ ਪਤਾ ਦਿਹਾੜੀ ਲਾਉ ਘਰ ਦਾ ਘਰ ਦਾ ਘਰਦਾ ਵੀ ਨੀ ਸਰਦਾ

ਮਗਿਆਈ ਬਹੁਤ ਨਾ ਹੋਗੀ ਮੈ ਆਪਣੇ ਕੱਪੂ ਨੂੰ ਘੱਲਣਾ ਬਾਹਰ

ਠਾਰਾ ਸਾਲਾ ਦਾ ਨੀ ਨਾ ਹੋਇਆ ਹਮ ਤਾ ਕਰਕੇ ਠਾਰਾ ਵਾਈਆ ਦਾ ਠਾਰਾ ਅਨੱਤੀਆਂ ਸਾਲਾ ਦਾ

ਉਮਰ ਤਾ ਬਥੇਰੀ ਪਈ ਏ

ਹੋਰ ਲੱਡੂ ਠੀਕ ਠਾਕ ਲੱਡੂ ਹੁੰਨੀ

ਵੱਡੀ ਦੇ ਅੱਛਾ ਵੱਡੀ ਦੇ ਮੁੰਨੀ ਦੇ

ਅੱਛਾ ਮੁੰਨੀ ਦੇ ਕਿਦਾ ਸੱਟਾ ਲਾਗ ਗਿਆ hello

ਮੁੰਨੀ ਦੇ ਮੈ ਕਿਹਾ ਕਿਦਾ ਸੱਟਾ ਲੱਗ ਗੀਆਂ ਚੱਲ ਠੀਕ ਆ ਫਿਰ

ਚੰਗਾ ਸ਼੍ਰੀ ਕਾੰਤੁ ਦਾ ਹਾਦਸਾ ਬਹੁਤੇ ਮੂਰਤੀ ਦੀ ਮੋਤ ਲੈ ਕੇ ਬੈਠ ਜਾਂਦੇ ਮਹਿਨ੍ਯਾਂ ਬਾਦ ਬੰਦੇ ਦੇ ਬੇਡੋਲ ਰੂਪ ਵਿਚ ਦੇਸਇਆ ਪਿੰਡ ਵਿਚ ਕੋਈ ਭੂਤ ਸੀ ਫੇਰ ਅਸੀਂ ਰੋਟੀ ਖਾਨ ਜਾ ਬਿਠਾਯਾ ਪਹਲਾ ਨਨਾ ਥਰੀ ਗਯਾ ਖਾਨ ਬੈਠਾ ਤਾ ਹਟਇਆ ਨਾ ਲੋਕ ਡਰ ਗਏ ਕੋਈ ਬੰਦਾ ਇਤਨਾ ਖਾ ਹੀ ਨਹੀ ਸਖਦਾ ਨਾਲ ਬੈਠ ਕੇ ਪ੍ਰੇਤ ਖਾ ਗਏ ਸੀ ਲੋਕ ਭਾਂਤੋ ਭਾਂਤ ਦੀਆਂ ਸਡ ਰਹੇ ਸਨ ਪਰ ਕੋਈ ਨਹੀ ਸੀ ਜਾਣਦਾ ਵੀਰੂ ਦੇ ਪਿੰਡੇ ਕਿਡਇਆ ਦੇ ਕਿਤਨੇ ਜ੍ਹਰੇ ਡੰਗ ਸਨ ਓਹਦੀ ਚਮੜੀ ਫਿਕੀ ਹੀ ਸੀ ਚੇਚਕ ਦੇ ਦਾਖੀ ਟੇਮ੍ਕ੍ਨ੍ਯ ਦੇ ਬਾਰਿਕ ਸ਼ੇਡ ਵਾਂਗ ਦੇਖ ਕੇ ਡਰ ਲਗਦਾ ਕਿਸੇ ਹੋਰ ਪ੍ਰਜਾਤੀ ਦਾ ਦਿਸਦਾ ਡਰਾਉਣਾ ਜਿਹਾ ਓਹ ਵੀਰੂ ਨਾਈ ਤਾ ਕਤੇ ਨਹੀ ਸੀ ਰਿਹਾ ਓਹ ਹਸਣਾ ਬੋਲਣਾ ਰੋਣਾ ਭੁਲ ਚੁਕਾ ਸੀ ਓਹਦੀ ਚੁਪ ਅਤੇ ਦਿਲ ਨੂ ਭੇ ਆਉਂਦਾ ਅਚਾਨਕ ਸਮਾਂ ਰੁਕਯਾ ਸੂਰਜ ਚਾਨ ਤਾਰੇ ਧੁਪ ਹਨੇਰੇ ਸਭ ਨੇ ਵੀਰੂ ਦੀ ਚੁਪ ਨੂ ਸੁਨ੍ਯਾ ਖਾਸ ਕਰ ਓਸ ਸਮੇ ਜਦੋ ਪਿੰਡ ਨਵੋਧ੍ਯ ਸਕੂਲ ਖੁਲਣ ਦੀ ਖੁਸ਼ੀ ਵਿਚ ਕਿਕ ਰਿਹਾ ਸੀ ਇਕ ਵਡੇ ਸਰਦਾਰ ਨੇ ਨਾਵੋਧ੍ਯ ਲਯੀ ਇਕ ਦਿਤੀ ਥਾ ਬਦਲੇ ਬੀਡ ਦੀ ਦਸ ਗੁਣਾ ਥਾ ਵਟਾ ਲਯੀ ਰੁਕਦੇ ਸਮੇ ਨੂ ਬੀਡ ਆਬਾਦ ਕਰਨ ਲਯੀ ਬੰਦਾਯਾ ਦੀ ਨਹੀ ਵੀਰੂ ਹੈ ਪਰੇਤਾ ਦੀ ਲੋੜ ਪ੍ਯੀ

ਪਰ ਵੀਰੂ ਕਿਸੇ ਹੋਰ ਪਛਤਾਵੇ ਖਾਤਰ ਲਈ ਕਿਡ੍ਯਾਹ ਦਾ ਨਰਕ ਵੀ ਨਹੀ ਸੀ ਵੀਰੂ ਬੀੜ ਵਿਚ ਗ਼ਿਆ ਪਰਤਿਆ ਨਈ ਕੇਵਲ ਦੰਤ ਕਥਾਵਾ ਪ੍ਰਤੀਆ ਸਾਰਾ ਸਾਰਾ ਦਿਨ ਕੁਹਾੜੀ ਹੀ ਵਾਹੀ ਜਾਂਦਾ ਆ ਨਾ ਅਕ ਦਾ ਨਾ ਥਕਦਾ ਰੁਖ ਸੀਟ ਲੇਨ ਤਕ ਸਿਰ ਹੀ ਨਈ ਚੁਕਦਾ ਨਿਰਦਈ ਇਤਨਾ ਰੁਖ ਨੇੜੇ ਜਾ ਖੜੇ ਤਾ ਰੁਖ ਕਬਨ ਲਗਦੇ ਵੀਰੂ ਨੇ ਅੰਦਰਲੇ ਪਛਤਾਵੇ ਦੇ ਪਾਪ ਦੀ ਮੈਲ ਨੂ ਥੋ ਕੇ ਰਖ ਦਿਤਾ ਓਸ ਤੋਂ ਕੁਜ ਗਲਤ ਹੋਯਾ ਇਹ ਦਾ ਪ੍ਰਮਾਣ ਸਿਰਫ ਪਿੰਡੇ ਦੀ ਅਮਿਟ ਤਾਕ ਸਨ ਵੀਰੂ ਪਿੰਡ ਪਰਤਿਆ ਨਵਾ ਵੀਰੂ ਸੀ ਪਤਾ ਲਗਾ ਓਹਦੇ ਕਾੰਤੁ ਨੇ ਵੀ ਵਿਆਹ ਕਰਵਾ ਲਿਯਾ ਸੀ ਤੇ ਮੰਦੀ ਦੇ ਘਰ ਤੀ ਸੀ ਮੂਰਤੀ ਦੇ ਦੂਜੇ ਵਰੇਵੇ ਪਿੰਡ ਪੁਤ ਆਏ ਭੂਤ ਘਟ ਮੇਟ ਸਾਨਦਾ

ਤੇ ਪੁਤਾ ਦਾ ਹੋਸ਼ ਚੋਥੇ ਦਿਨ ਨਸ਼ਰ ਹੋਗਯਾ ਲੈ ਪਾਪਾ ਸਟੋਰ ਵਿਚ ਢਾ ਤਾ ਮੰਜਾ ਹਵਾ ਹਾਰੇ ਜੰਗਲ ਪਾਣੀ ਲਯੀ ਮੋਜ ਰਹੁ ਤੁਹਾਡੇ ਟਾਇਮ ਪਾਸ ਦਾ ਕਰਤਾ ਜੁਗਾੜ ਕਿਵੇ ਦੈਵੀ ਦੇ ਦਰਸ਼ਨ ਨਾਲੇ ਮੰਜ ਦਾ ਵਪਾਰ ਵੀਰੂ ਨੂ ਸਮਝ ਨਾ ਲੱਗੇ ਦਰਸਲ ਘਰ ਨਦੀ ਦੀ ਵਖੀ ਨਾਲ ਸੀ ਸ਼ੇਰੋ ਬਹਾਰ ਘਰ ਅਤੇ ਨਦੀ ਦੇ ਵਿਚਕਾਰ ਪੋਇੰਟ ਖਾਲੀ ਪੇਈ ਸੀ ਲੋਕਾ ਨੇ ਮਲ ਰਖੀ ਸੀ ਇਹਨਾ ਨੇ ਵੀ ਮਲ ਰਖੀ ਸੀ ਘਰ ਦੀ ਸਬਜੀ ਭਾਜੀ ਫਿਰ ਹੀ ਹੱਡ ਪੈਰ ਤੁਰਦੇ ਵੀਰੂ ਨੂ ਇਕ ਦਮ ਭੂਤਾ ਦਾ ਹੇਜ ਸਮਝ ਆਯਾ ਓਹ ਨੀਵੀ ਸ਼ੀਟ ਗਿਆ ਵੀਰੂ ਦੋ ਤਿਨ ਦਿਨ ਵਿਚ ਹੀ ਤੂ ਅਏ ਗੋੰਡ ਕੇ ਰਖ ਦਿਤੀ ਪਰ ਜਦੋ ਸਵੇਰੇ ਸ਼ਾਮ ਦੋ ਦੋ ਫੁਲਕੀਆ ਮਿਲੀਇਆ ਤਾ ਦਿਲ ਟੁਟ ਗਿਆ ਥਾ ਗੋੰਡ ਦਿਤੀ ਹੁਣ ਪਿੰਡ ਜਾਉ ਮੈ ਓਸਨੇ ਕਿਹਾ ਕਿਉ ਸਬ ਦੀ ਖਾਨੇਓ ਗਯੀ ਪਤਾ ਲਗਾ ਤਾ ਦੋਹਾ ਨੇ ਪਤਨੀਆ ਝਿੜਕਿਆ ਪੇੜਾ ਵਡਾ ਕਰਨ ਨੂ ਕਿਹਾ ਦੋਵੇ ਪਤਨੀਆ ਲੇਖਾ ਪੇਸ਼ਾ ਸਨ ਕਿਸੇ ਹਦ ਤਕ ਹੀ ਲਿਖ ਸਕਦੀਆ ਸਨ ਫੈਸਲਾ ਹੋਯਾ ਮਹੀਨੇ ਦੀ ਵਾਰੀ ਸਿਰ ਪਿਓ ਓਟਿਆ ਸਮ੍ਭਿਆ ਜਾਵੇ ਕਾਮ ਘਟ ਤੋ ਘਟ ਕਰਵਾਏ ਜਾਨ ਮਸਾ ਸਬਜੀ ਦੀ ਗੁਡ ਗੁਡੀ ਕੁਤੇ ਦੀ ਫੇਰੀ ਡੇਰੀ ਦੁਧ ਟੋਬੀ ਤੋ ਕਪੜੇ ਸਕੂਟਰ ਤੇ ਦੋ ਡਬੇ ਪਾਣੀ ਤੇ ਮਹੀਨੇ ਵੀ ਦਿਨ ਕਿਸੇ ਬਿਲ ਦੀ ਲਾਇਲ ਬਾਕੀ ਏਸ਼ ਵੀਰੂ ਰਜ ਕੇ ਖਾਨ ਦੀ ਮਿਨਤ ਕੀਤੀ ਤਾ ਮਤੀ ਦੋ ਕਿਲੋ ਭੁਜੇ ਛੋਲੇ ਤੇ ਸ਼ਕਰ ਲਿਆ ਦਿਤੀ ਇਹਨੁ ਰਖ ਕੋਲ ਜੈਸੇ ਭੁਖ ਲਗੇ ਦੋ ਫ਼ਕੇ ਸੀਟ ਅੰਦਰ ਤੇ ਕਰ ਮੋਜਾ ਛੋਲੇ ਤਾ ਬੰਦੇ ਨੂ ਤਕੜੇ ਮਾਰਨ ਲਾ ਦੇਣ ਬੰਦਾ ਕਿਯਾ ਚੀਜ ਏ ਵੀਰੂ ਨੇ ਓਵੇ ਕੀਤਾ ਫਿਰ ਵੀ ਭੁਖ ਤੰਗ ਕਰਦੀ ਤਾ ਓਹਨੁ ਦੋ ਕਮ ਮੋਤ ਵਾਂਗ ਦਿਖਿਈ ਦਿੰਦੇ ਭੁਖ ਅਤੇ ਗਟਰ ਦਾ ਪਾਣੀ ਜੋ ਸਬਜੀਆ ਨੂ ਸਿੰਜਣਾ ਹੁੰਦਾ ਵੋ ਨੈਕ ਲਾਉਂਦੀ ਪਾਣੀ ਹਥਾ ਪੈਰਾ ਤੇ ਲੜਦਾ ਵੀਰੂ ਨੇ ਮਨ ਮਾਰ ਲਿਆ ਪਰ ਜਦੋ ਭੁਖ ਦਾ ਨਾ ਸਾਰਿਆ ਤਾ ਘਰ ਵਿਚ ਬਹੁਤ ਖਿਚ ਖਿਚ ਹੋਯੀ ਬੰਦੇ ਨੇ ਇਤਨੀ ਮਹਗੀਆਈ ਸਮੇ ਭੁਖ ਵਧਾ ਕਿਉ ਲਈ ਵੀਰੂ ਕੋਲ ਓਸਦਾ ਕੋਈ ਓਤਰ ਨਹੀ ਸੀ ਰਬ ਦਾ ਪਿੰਡ ਜਾਨ ਦਿਏਓ ਮੇਨੂ ਮੈ ਹੱਲ ਕਰਾ ਪੱਕਾ ਮਤੀ ਨੇ ਕਿਹਾ ਇਹੋ ਜਿਹਾ ਕਿਹੜਾ ਹਲ ਏ ਵੀਰੂ ਹੇਰਾਨ ਸੀ ਦੇਖ ਦਾਹੜੀ ਵਧ ਗੀ ਰਬਾ ਕੋਈ ਕਿਹ ਨਹੀ ਸਕਦਾ ਸਿਖ ਨਹੀ ਤੂ ਵਡੀ ਪੁਲੀ ਤੇ ਚਲਦੀ ਏ ਕਾਰ ਸੇਵਾ ਦੂਜੇ ਚੋਥੇ ਚਾਹ ਲੰਗਰ ਸ਼ਕ ਮੋਜ ਨਾਲ ਰਬ ਨਾਲ ਕਰ ਗਲਾ ਤੇ ਚਗਾ ਫੜ ਆਪ ਦਾ ਵੀਰੂ ਦੂਜੇ ਚੋਥੇ ਗੁਰਦੁਆਰੇ ਜਾਨ ਲੱਗਾ ਓਸ ਨੇ ਦੇਖਿਆ ਟ੍ਰਾਲਿਆ ਤੇ ਬਾਬੇ ਦੇ ਟਰਕ ਪਿੰਡਾ ਵਿਚੋ ਤੀਵੀਆ ਬਚੇ ਬੁਡੇ ਲੈ ਕੇ ਆਉਂਦੇ ਸੇਵਾ ਕਰਦੇ ਤੇ ਘਰਾਂ ਵਿਚੋ ਰੋਟੀਆ ਦੁਧ ਲੱਸੀ ਖੀਰ ਵੀ ਲੈ ਆਉਂਦੇ ਖਾਨ ਦੀ ਕੋਈ ਰੋਕ ਟੋਕ ਨਹੀ ਸੀ ਇਕ ਦਿਨ ਓਸ ਇਕ ਬਜੁਰਗ ਨੂ ਪੁਛਿਆ ਕਿਥੋ ਆਏ ਸੰਸਪੁਰਾ ਤੂ ਮੇਰੇ ਨਾਲੋ ਵੀ ਬੁਢਾ ਨਾਲੇ ਰੋਟੀ ਪਾਣੀ ਲੈ ਕੇ ਆਇਆ ਨਾਲੇ ਕਮ ਕਰੀ ਜਾਂਦਾ ਰੋਟੀ ਪਾਣੀ ਇਹ ਘਰ ਸੀਗਾ ਹੁਣ ਗੁਰੂ ਦਾ ਲਗਰ ਹੋ ਗਿਆ ਪਤਾ ਨਹੀ ਕਿਹੜੀ ਕਿਹੜੀ ਮਨਤ ਨਾਲ ਆਇਆ ਮਨਤ ਕਿਵੇ ਕੋਈ ਖੰਡ ਖਾਂਦਾ ਲੈ ਕੇ ਆਓ ਸੁਖਣਾ ਸੁਖਦਾ ਏ ਅਗਲਾ ਬਿਮਾਰੀ ਕੋੜ ਕੈਸਰ ਮੁਕਦਮਾ ਜਾ ਸੁਖ ਸ਼ਾਂਤੀ ਜਿਨਿਆ ਦੇ ਮੁਹ ਪਾਉ ਵਡਿਆ ਜਾਉ ਭਾਰ ਬੁਰਕੀ ਬੁਰਕੀ ਹੈ ਮੈ ਤਾ ਓਈ ਖਾਈ ਜਾਨਾ ਨਾ ਨਾ ਮਾਰਿਆ ਜਾਏਗਾ ਭਾਰਾ ਹੁੰਦਾ ਏ ਅਨ ਪਾਣੀ ਭਾਰਾ ਕਿਵੇ ਭਾਰ ਆਲੀ ਸਾਖੀ ਨੀ ਸੁਣੀ ਤੇ ਨਾ ਕਹਿੰਦੇ ਗੁਰੂਆ ਵੇਲੇ ਕਿਸੀ ਬੁੜੀ ਨੇ ਮੈ ਨਾ ਤੋਨ ਦਾ ਸਵਾ ਰੁਪਇਆ ਸੁਖ ਲਿਆ ਮੈ ਠੀਕ ਠਾਕ ਸੋ ਗੀ ਸੁਖਨਾ ਭੁਲ ਗੀ ਯਾਦ ਆਇਆ ਤਾ ਲਾਹੁਣ ਤੁਰ ਪੀ ਦੇਖਿਆ ਖੁਰਲੀ ਤੇ ਗਾਵਾ ਵਾਛਿਆ ਤੇ ਝੋਟੀਆ ਵੀ ਸਨ ਓਹਨਾ ਤੇ ਵੀ ਸਵਾ ਰੁਪਇਆ ਵਾਰ ਲਿਆ ਡੇਓਡੀ ਵਿਚ ਬੁੜਾ ਪਿਆ ਸੀ ਤੇ ਰਾਹ ਵਿਚ ਆਪਣੇ ਆਪ ਤੋਂ ਵੀ ਫੇਰ ਲਿਆ ਮਥਾ ਟੈਕਨ ਲਗੀ ਤਾ ਗੁਰੂ ਬੈਠੇ ਸੀ ਕਹਿੰਦੇ ਓਰੇ ਫੜਾ ਸੰਗਤ ਹੇਰਾਨ ਕੇ ਸਾਡੇ ਤਾ ਫੜਿਆ ਨੀ ਗੁਸਰ ਮੁਸਰ ਹੋਈ ਤੇ ਕਹਿਦੇ ਭਾਈ ਮੈ ਮੈ ਨਾਥ ਹੋਣ ਦਾ ਬੋਜ ਸਾਰੀ ਸਗਤ ਤੇ ਪਾ ਸਕਦਾ ਸਾਰੇ ਬਲਦ ਤੇ ਟਬਰ ਦਾ ਨਈ ਵੀਰੂ ਸੁਨ ਹੋ ਗਿਆ ਓਸ ਦਿਨ ਤੋਂ ਬਾਦ ਜਿਨਾ ਖਾਂਦਾ ਓਸ ਤੋਂ ਵਧ ਜਾਨ ਤੋੜਦਾ ਤ੍ਰਿਕਾਲਾ ਤਕ ਸੇਵਾ ਕਰਦਾ ਤਾ ਘਰ ਦੇ ਕਮ ਠਪ ਰਿਹੰਦੇ ਟਬਰ ਤੜਪ ਉਠਿਆ ਦੁਨੀਆ ਸ਼ਕਦੀ ਏ ਤੇਰੇ ਤੇ ਵਖ ਚੜ ਗਿਆ ਭਾਰ ਨਾ ਸ਼ਾਉ ਮੈ ਤਾ ਪਹਿਲਾ ਅੱਗ ਦਾ ਸੜਿਆ ਲੈਸੀ ਵੀ ਫੂਕ ਕੇ ਪੀਉ ਟਬਰ ਨੇ ਸਲਾਹ ਕੀਤੀ ਇਹ ਗਲ ਏ ਤਾ ਫਿਰ ਤੁਰਦਾ ਕਰੋ ਓਹ ਪਿੰਡ ਚਲਾ ਆਇਆ ਸੀ ਇਸਤਰੀ ਹਾਜਰੀ ਲੈ ਕੇ ਆਈ ਤਾ ਵੀਰੂ ਸੋਚਾ ਵਿਚ ਸੀ ਕੀ ਹੋਇਆ ਸੋਚਦਾ ਹੁਣ ਤਾ ਤੂ ਹਾਜਰੀ ਲੈ ਆਈ ਦੁਪਹਰੇ ਕਿਆ ਕਰੁ ਪਲਾਂ ਦੇ ਕੇ ਨਈ ਤੋਰਾ ਪੁਤਾ ਨੇ ਵੀਰੂ ਦੁਰ ਖੜਾ ਵਿਚ ਦੇਖਣ ਲਗਾ ਦਿਖ ਵੀਰਾ ਸਿਰੀ ਤੇਨੁ ਕਿਸੇ ਰਲਾਉਣ ਨਈ ਤੇਰੀ ਰੋਟੀ ਚੁਬਦੀ ਏ ਸਬ ਨੂ ਕਲ ਕਹਿਦੇ ਮਟੀ ਕੜਾਹ ਖਾ ਗਿਆ ਤੂ ਭੁਖ ਸੀ ਕਈ ਦਿਨਾ ਦੀ ਕੀ ਸੋਚਿਆ ਤੂ ਦਹਾੜੀ ਟਪਾ ਦੇਖ ਲੈ ਕਿਤੇ ਭੁਲ ਜਾ ਕਿਉ ਜਿਹੜਾ ਤਾ ਸ਼ਹਿਰ ਜਾਂਦਾ ਏ ਦਿਹਾੜੀ ਓਹ ਕਿਉ ਪਰਵਾਸੀ ਤਾ ਹਰਲ ਹਰਲ ਕਰਦੇ ਆ ਬੋਰਾ ਤੇ ਦਹਾੜੀਦਾਰ ਤਾ ਪੁਜੇ ਲਾਹ ਤੇ ਇਹਨਾ ਨੇ ਦਵਲ ਦੇਣ ਰਲ ਕੇ ਜੱਟ ਜਾਨ ਦਿੰਦੇ ਏ ਅਗਲੇ ਤਾ ਮਾਰਦੇ ਏ ਕਛਾ ਇਹਨਾ ਦੀ ਨਾ ਵਿਗਾੜ ਨਾ ਪਠਾ ਦਥਾ ਦੇਣ ਦਾ ਝੰਜਟ ਵੀਰੂ ਸੋਚੀ ਪੈ ਗਿਆ ਇਸਰੀ ਨੇ ਕਿਹਾ ਤੂ ਇਕ ਕਮ ਕਰ ਮੇਰਾ ਸੁਰਤੀ ਜਾਂਦਾ ਏ ਕੁਲਾੜ ਤੇ ਓਹਦੇ ਨਾਲ ਵਗ ਜਯਿਆ ਕਰ ਓਹ ਕੀ ਕਰਦਾ ਓਥੇ ਝੋਕਾ ਲਾਉਂਦਾ ਏ ਕਾਹਦਾ ਕੁਲਾੜ ਲਾਇਆ ਏ ਤਰਖਾਣਾ ਨੇ ਬੋਹਤ ਵਡਾ ਜਰਨੈਲੀ ਸੜਕ ਤੇ ਗੁੜ ਬਣਾ ਬਣਾ ਵੇਚੀ ਜਾਂਦੇ ਏ ਇਹੋ ਜਿਹੇ ਕਿਹੜੇ ਤਰਖਾਣ ਆ ਗਏ ਪਿੰਡ ਚ ਹੈ ਨੀ ਜਿਹਨਾ ਦਾ ਬੁੜਾ ਕੇਈ ਸਾਲ ਪਹਿਲਾ ਰਮਤਾ ਹੋ ਗਿਆ ਸੀ ਇਨਾ ਗੁੜ ਬਣਾਉਦੇ ਲੈ ਕੋਈ ਇਕ ਚੁਬ ਏ ਇੰਜਣ ਪੀੜਦਾ ਏ ਗਨੇ ਫੇਰ ਵੀ ਰਖਣਾ ਨੀ ਮਿਲਦਾ ਉਤੋ ਅਧੀ ਰਾਤ ਜਾਂਦੇ ਏ ਪਿੰਡੋ ਗਨਿਆ ਵਾਲੇ ਟਰਾਲੇ ਤੇ ਅਧੀ ਰਾਤ ਕਿਉ ਦਿਨ ਚੜਦੇ ਨੂ ਤਾ ਕਈ ਪਤਾ ਪਕ ਜਾਂਦੀਆ ਵੀਰੂ ਨੇ ਹਾਮੀ ਭਰੀ ਤੇ ਥ੍ਰੀ ਰਾਤ ਕੁਲਾੜ ਤੇ ਜਾ ਉਤਰਿਆ ਕੁਲਾੜ ਸੜਕ ਤੋਂ ਕਾਫੀ ਹਟਵਾ ਸੀ ਦੁਰ ਤਕ ਪਛਈਆ ਦਾ ਖਲਾ ਤੇ ਗਨਿਆ ਦੀਆ ਟੇਹਾ ਸਨ ਝੋਕੇ ਤੇ ਪੁਕਾਵੇ ਤਿਆਰ ਇੰਜਣ ਚਲਿਆ ਤਾ ਮੋਤੀਆ ਨਾਲ ਵੀਰੂ ਨੂ ਚੂਰ ਲੱਗ ਗਯੀ ਜਾ ਬੈਠਾ ਅਤੇ ਪਛਿਆ ਝੋਕਣ ਲਗਾ ਦਿਨ ਚੜੇ ਮਾਲਕ ਆਏ ਝੋਕਿਆ ਨੂ ਚਾ ਦੀ ਹਾਕ ਪੇਈ ਸੁਰਤੀ ਤੇ ਵੀਰੂ ਵੀ ਬਹਾਰ ਆਏ ਵੀਰੂ ਨੇ ਦੇਖਿਆ ਛਨ ਥਲੇ ਤੋਤੀ ਅਤੇ ਝੋਲਿਆ ਵਾਲੇ ਸਨ ਕੋਣ ਨੇ ਇਹ ਵੀਰੂ ਨੇ ਪੁਛਿਆ ਸਤ ਸ੍ਰੀ ਅਕਾਲ ਮੈਂ ਸੁਖੀ ਗੱਲ ਕੀ ਤੁਹਾਡੇ ਨਾਲ ਲੱਗਾ ਕਰਨ ਉੱਨੀ ਸੌ ਸੰਤਾਲੀ ਤੋਂ ਪਹਿਲਾਂ ਦੀਆਂ ਗੱਲਾਂ ਜੋ ਮੈਂ ਤੁਹਾਡੇ ਨਾਲ share ਕਰਨ ਲੱਗਿਆ। ਦੂਸਰੇ ਮਹਾਯੁੱਧ ਵਿਚ ਸਰਕਾਰ ਅਤੇ ਭਾਰਤ ਵਿਚ ਰਾਜਨੀਤੀ ਗਤੀਰੋਧ ਪੈਦਾ ਹੋ ਗਿਆ ਸੀ ਪਰ ਸਰਕਾਰ ਨੂੰ ਵੀ ਇਸ ਸੰਘਰਸ਼ ਵੇਲੇ ਭਾਰਤੀਆਂ ਦੇ ਸਹਿਯੋਗ ਦੀ ਲੋੜ ਸੀ। ਇਸੇ ਤਰ੍ਹਾਂ ਸਰਕਾਰ

ਉਸ ਸਮੇਂ ਭਾਰਤ ਆਮ ਤੋਂ ਕੁਛ ਹੀ ਸਮਾਂ ਬਾਅਦ ਆਪਣੇ ਪੇਸ਼ ਕੀਤੇ ਇਨ੍ਹਾਂ ਵਿਚ ਕਿਹਾ ਗਿਆ ਸੀ ਕਿ ਲੜਾਈ ਦੀ ਸੰਪਤੀ ਤੇ ਭਾਰਤ ਨੂੰ ਇਕ ਸੰਘੀ ਵਿਵਸਥਾ ਪ੍ਰਦਾਨ ਕੀਤੀ ਜਾਵੇਗੀ ਪਰ ਨਾਲ ਹੀ ਇਹ ਵੀ ਕਿਹਾ ਗਿਆ ਕਿ ਜਿਹੜਾ ਪ੍ਰਾਪਤ ਭਾਰਤ ਸੰਘ ਵਿਚ ਸ਼ਾਮਿਲ ਨਹੀਂ ਹੋਣਾ ਚਾਵੇਗਾ ਉਸਨੂੰ ਅਲੱਗ ਰਹਿਣ ਦੀ ਸੁਤੰਤਰਤਾ ਹੋਵੇਗੀ। ਇਹੀ ਗੱਲ ਪ੍ਰਤੱਖ ਤੌਰ ਤੇ ਇਸ ਗੱਲ ਦਾ ਪ੍ਰਤੀਕ ਸੀ ਕਿ ਜੇ ਮੁਸਲਮਾਨ ਚਾਹੁੰਣ ਤਾਂ ਉਹ ਭਾਰਤ ਸੰਘ ਤੋਂ ਵੱਖ ਹੋ ਸਕਦੇ ਹਨ।

ਭਾਰਤ ਛੱਡੋ ਅੰਦੋਲਨ ਦਾ ਵੀ ਚਲਾਇਆ ਗਿਆ। ਕੀਪਸ mission ਦੇ ਸੁਝਾਵਾਂ ਤੋਂ ਅਸੰਤੁਸ਼ਟ ਹੋ ਕੇ ਕਾਂਗਰਸ ਨੇ ਗਾਂਧੀ ਜੀ ਦੀ ਅਗਵਾਈ ਉੱਨੀ ਸੌ ਬਿਆਲੀ ਇਸਵੀਂ ਵਿਚ

ਜਿਨਾਹ ਤੇ ਉਸਦੇ ਕੱਟੜ ਸਾਥੀਆਂ ਚੇਲਿਆਂ ਅੰਗਰੇਜੀ ਸਰਕਾਰਾ ਦਾ ਸਾਥ ਦਿੱਤਾ। ਉਨ੍ਹਾਂ ਨੂੰ ਇਹ ਪੂਰੀ ਆਸ ਸੀ ਕਿ ਸਰਕਾਰ ਉਨ੍ਹਾਂ ਨੂੰ ਪਾਕਿਸਤਾਨ ਰੂਪ ਵਿਚ ਉਨ੍ਹਾਂ ਦੀ ਰਾਜ ਭਗਤੀ ਦਾ ਇਨਾਮ ਜਰੂਰ ਦੇਵੇਗੀ

ਪਰ ਉੱਨੀ ਸੌ ਚੁਆਲੀ ਇਸਵੀਂ ਵਿਚ ਕੀਪਸ ਸੁਝਾਵਾਂ ਨੂੰ ਨਾਮ ਦੇਣ ਤੋਂ ਬਾਅਦ ਮੁਸਲਮਾਨ ਲੀਗ ਨੇ ਆਪਣੀ ਮੰਗ ਨੂੰ ਲੈ ਕੇ ਇਕ ਜਿਹਾਦ ਮਚਾ ਦਿੱਤਾ। ਪਾਕਿਸਤਾਨ ਦੀ ਪ੍ਰਾਪਤੀ ਤੇ ਬਿਨਾਂ ਉਹ ਕਿਸੇ ਵੀ ਤਰ੍ਹਾਂ ਕਾਂਗਰਸ ਦੇ ਨਾਲ ਸਮਝੌਤਾ ਕਰਨ ਨੂੰ ਤਿਆਰ ਨਹੀਂ ਸੀ। ਨਤੀਜੇ ਵਜੋਂ ਹੋਇਆ ਕਿ ਭਾਰਤੀ ਆਜ਼ਾਦੀ ਦੀਆਂ ਆਸਾਂ ਤੇ ਵੀ ਧੂੜ ਜੰਮਣ ਲੱਗੀ ਇਸ ਵੇਲੇ ਚੱਕਰਵਰਤੀ ਰਾਜਕੁਮਾਰ ਚਾਰਿ ਨੇ ਇਹ ਯੋਜਨਾ ਪ੍ਰਾਪਤ ਕੀਤੀ ਕਿ ਜੀ ਭਾਰਤ ਆਜ਼ਾਦੀ ਚਾਹੁੰਦਾ ਹੈ ਤਾਂ

ਯੋਜਨਾ ਸਮੇਤ ਭਾਰਤੀ ਸਮੱਸਿਆ ਦੇ ਹਲ ਲਈ ਭਾਰਤ ਦੇ ਗਵਰਨਰ ਜਨਰਲ ਲਾਰਡ ਵੇਅਰ ਨੇ ਚੌਂਦਾ ਸੌ ਚੌਂਦਾ ਜੂਨ ਉੱਨੀ ਸੌ ਪਨਤਾਲੀ ਈਸਵੀ ਦੇ ਦਿਨ ਇਕ ਯੋਜਨਾ ਪੇਸ਼ ਕੀਤੀ। ਯੋਜਨਾ ਅਨੁਸਾਰ ਭਾਰਤ ਤੇ ਵੱਖ ਵੱਖ ਗੱਲਾਂ ਵਿਚ ਸਮਝੋਤਾ ਕਰਵਾਇਆ ਜਾਣਾ ਸੀ। ਇਸ ਲਈ ਸ਼ਿਮਲਾ ਵਿਚ ਇਕ ਸਰਵ ਦਿਲੀ ਬੁਲਾਇਆ ਗਿਆ। ਸੰਯੁਕਤੀ ਵਿਚ ਕੁਝ ਮਹੱਤਵਪੂਰਨ ਸ਼ਰਤਾਂ ਰੱਖੀਆਂ ਗਈਆਂ ਜਿਨ੍ਹਾਂ ਨੂੰ ਸਾਰੇ ਪੱਖਾਂ ਤੇ ਮੰਨਜੂਰ ਕਰ ਲਿਆ ਪਰ ਜਿਨਾਹ ਨੇ ਨਹੀ ਕੀਤਾ। ਹੁਣ ਤੁਸੀ ਅੱਗੇ ਆਪਣੀ ਕਹਾਣੀ ਸੁਨਾਓ ਕਹਾਣੀਕਾਰ ਦੇ ਕਹਿਣ ਦੇ ਅਨੁਸਾਰ ਕਰਮ ਸਿੰਘ ਸੀਗਾ ਇਕ ਖਾਸ ਗੱਲ ਵਿਸ਼ੇਸ਼ਤਾ ਇਹ ਸੀਗੀ ਉਹਦੇ ਵਿਚ ਤੇ ਜੀਭ ਵਿਚ ਬਹੁਤ ਹੀ ਜਾਨੇ ਉਹ ਮਿੱਠਾ ਬਹੁਤ ਹੀ ਜਿਆਦਾ ਬੋਲਦਾ ਸੀਗਾ। ਅਗਲਿਆ ਨੂੰ ਆਪਣੀ ਗੱਲਾਂ ਦੇ ਵਿਚ ਬਹੁਤ ਹੀ ਚੰਗੇ ਤਰੀਕੇ ਨਾਲ ਪਲੋਲ ਲੈਂਦਾ ਸੀਗਾ। ਉਹਦੇ ਪਿੰਡ ਦੇ ਵਿਚ ਕਈ ਮੁੰਡੇ ਹੋਰ ਵੀ ਸੀ ਗੇ ਫੌਜ ਦੇ ਵਿਚ ਪਰ ਉਹ ਜਦ ਵੀ ਉਹ ਛੁੱਟੀ ਆਂਦਾ ਤਾਂ ਬਹੁਤ ਹੀ ਹੱਦ ਤੱਕ ਉਹਦੇ ਨਾਲ ਭੀੜ ਲੱਗ ਜਾਂਦੀ ਸੀਗੀ। ਲੋਕੀ ਉਹਨੂੰ ਮਿਲਣ ਆਉਂਦੇ ਸੀਗੇ। ਉਹ ਨਾਉਣ ਧੋਣ ਵੀ ਬਾਹਰ ਆਂਦਾ ਸੀਗਾ ਤਾਂ ਲੋਕ ਇਕੱਠੇ ਹੋ ਜਾਂਦੇ ਸੀ ਗੇ ਉਹਦੇ ਨਾਲ ਗੱਲਾਂ ਬਾਤਾਂ ਕਰਨ ਲਈ ਸਿਆਲ ਦੀ ਰੁੱਤ ਵਿਚ ਅੱਧੀ ਰਾਤ ਤੱਕ ਲੋਕ ਉਹਦੇ ਨਾਲ ਹੀ ਬੈਠੇ ਰਹਿੰਦੇ ਸੀ ਗੇ ਭੱਠੀ ਤੇ ਦਾਣੇ ਭੁੰਨੀ ਜਾਣੇ ਖਾਏ ਜਾਣੇ ਤੇ ਬੈਠੇ ਰਹਿੰਦੇ ਸੀਗੇ ਉਹਦੀਆਂ ਗੱਲਾਂ ਸੁਣਦੇ ਰਹਿੰਦੇ ਸੀਗੇ ਤੇ ਪਿਛਲੀਆਂ ਜਮਾਤਾਂ ਵਿਚ ਕਰਮ ਸਿੰਘ ਦੀ ਜਿਹੜੀ ਜਿਹੜੇ ਨਿਸ਼ਾਨੇ ਵਾਲੇ ਗੱਲ ਤੇ ਬਹੁਤ ਹੀ ਜਿਆਦਾ ਵਧੀਆ ਉਹਦਾ ਉਹ ਸੀਗਾ ਨਿਸ਼ਾਨੇਬਾਜੀ ਸੀਗੀ ਤਾਂ ਬਹੁਤ ਹੀ ਉਹਦੇ ਬਾਰੇ ਗੱਲਾਂ ਸੁਣਾਦੇ ਰਹਿੰਦੇ ਸੀਗੇ ਇਥੇ ਲੜਾਈ ਵਿਚ ਤੇ ਖੈਰ ਵਿਚ ਇਹ ਸਭ ਕੁਝ ਬੰਦ ਸੀਗਾ। ਹੋਰ ਵੀ ਬੰਦ ਕੁਝ ਬੰਦ ਸੀ। ਕਦੀ ਘਸੀਆਂ ਹੋਈਆਂ ਵਰਦੀਆਂ ਮੈਂ ਨਾ ਪਰੇਡ ਨੀ ਕੀਤੀ

ਤਾਂ ਕਰਮ ਸਿੰਘ ਬਹੁਤ ਹੀ ਔਖਾ ਹੋਇਆ ਸੀਗਾ। ਜੇ ਉਹਨੂੰ ਵੀ ਛੁੱਟੀ ਮਿਲ ਜਾਂਦੀ ਤਾਂ ਦੋਵੇਂ ਇਕੱਠੇ ਹੋ ਜਾਣੇ ਸੀਗੇ ਉਨ੍ਹਾਂ ਨੇ। ਸ਼ਾਇਦ ਇਕੱਠਿਆਂ ਦੀ ਛੁੱਟੀ ਗੁਜਾਰਦੇ ਇਕੱਠੇ ਈ ਮੁੜ ਜਾਂਦੇ ਅੰਮ੍ਰਿਤਸਰ ਤੋਂ ਝੂੜਖਾਨਾ ਕਿਹੜਾ ਦੂਰ ਸੀਗਾ ਪੰਜਾਹ ਕੋਹਾ ਦੀ ਵਿੱਥ ਤੇ ਸੀਗਾ ਭਾਵੇ ਪਹਿਲਾਂ ਤਾਂ ਉਹ ਮਾਝੇ ਦੇ ਦੂਜੇ ਬਾਰ ਆਖਦੇ ਸਨ ਭਾਵੇ ਪਹਿਲਾਂ ਮੁੱਢ ਕਦੀਮਾ ਤੋਂ ਵਸਿਆ ਹੋਇਆ ਸੀਗਾ ਦੂਜਿਆਂ ਨੂੰ ਜੰਮ ਕੇ ਵਸਿਆ ਅਜੇ ਥੋੜਾ ਚਿਰ ਹੀ ਹੋਇਆ ਸੀਗਾ ਪਰ ਛੁੱਟੀ ਇਨ੍ਹਾਂ ਦਿਨਾਂ ਵਿਚ ਬੜੀ ਔਖੀ ਮਿਲਦੀ ਹੁੰਦੀ ਸੀਗੀ ਉਨਾਂ ਨੂੰ ਇਨੀ ਛੁੱਟੀ ਛੇਤੀ ਛੇਤੀ ਮਿਲਦੀ ਨਹੀ ਸੀਗੀ ਦਿੰਦੇ ਨਹੀ ਸੀਗੇ ਛੁੱਟੀ ਉਨਾਂ ਨੂੰ ਜਿਸ ਤਰ੍ਹਾਂ ਲੜਾਈ ਵਿਚ ਬਹਾਦਰੀ ਤੇ ਤਗਮੇ ਕਦੀ ਕਦੀ ਮਿਲਦੇ ਹੁੰਦੇ ਆ ਉਵੇਂ ਕਹਾਣੀ ਇਹ ਦੱਸਦੀ ਐ ਕਿ ਲੜਾਈ ਵਿਚ ਸਭ ਕੁਝ ਬਹੁਤ ਹੀ ਕੁਝ ਬੰਦ ਸੀਗਾ। ਬਹੁਤ ਹੀ ਕੁਝ ਬੈਂਡ ਬੂਡ ਬਹੁਤ ਜਿਆਦਾ ਜਾਨਿ ਉਨ੍ਹਾਂ ਨੂੰ ਉਹ ਰੱਖਿਆ ਜਾਂਦਾ ਸੀਗਾ ਤੇ ਜਦਿ ਵੀ ਮਾਨ ਸਿੰਘ ਪਿਛਾ ਨੂੰ ਆਉਂਦੇ ਫੌਜੀ ਟਰੱਕ ਵਿਚ ਬੈਠਣ ਲੱਗਾ ਤਾਂ ਕਰਮ ਸਿੰਘ ਨੇ ਕਿਹਾ ਤੇ ਸਾਡੇ ਘਰ ਵਿਚ ਹੁੰਦਾ ਆਵੀ ਤੂੰ ਮੇਰੇ ਕੋਲੋ ਆਏ ਨੂੰ ਜਦੋਂ ਤੈਨੂੰ ਮੇਰੇ ਘਰ ਦੇ ਵੇਖਣ ਗੇ ਤਾਂ ਅੱਧਾ ਮੇਲ ਤਾਂ ਉਨ੍ਹਾਂ ਦਾ ਹੋ ਈ ਜਾਣਾ। ਉਨ੍ਹਾਂ ਨੇ ਖੁਸ਼ ਹੋ ਜਾਣਾ ਤੈਨੂੰ ਦੇਖ ਕੇ ਬਈ ਮੈ ਜਿਵੇਂ ਮੈਨੂੰ ਇਹ ਮਿਲ ਗਏ ਹੋਣ । ਫਿਰ ਉਨ੍ਹਾਂ ਨੂੰ ਕੋਲੋ ਆਏ ਨੂੰ ਤੂੰ ਮੈਂ ਤੈਨੂੰ ਦੇਖਾਗਾ ਤੇ ਉਨ੍ਹਾਂ ਨੂੰ ਗੱਲਾਂ ਬਾਤਾਂ ਸੁਣਾਗਾ ਉਨ੍ਹਾਂ ਦੀਆਂ

ਹੋ ਈ ਜਾਣਾ ਤਾਂ ਫਿਰ ਆਪਣੇ ਇਲਾਕੇ ਵਿਚ ਉਸਦੀ ਦਿਲਚਸਪੀ ਵਧਾਉਣ ਲਈ ਉਸਨੂੰ ਪੁੱਛਿਆ ਕਿ ਅੱਗੇ ਕਦੇ ਉੱਧਰ ਗਿਆ ਕਿ ਕਦੇ ਇੱਧਰ ਨਹੀਂ ਨਹੀਂ ਅੰਬਰਸਰ ਵਿਚੋਂ ਲੰਘਿਆ ਤਾਂ ਪਤਾ ਤੇ ਕਦੇ ਵੀ ਨਹੀ ਗਿਆ। ਉਧਰਲੇ ਗੁਰਦੁਆਰੇ ਤਿੰਨੇ ਤਰਨਤਾਰਨ, ਖਡੂਰ ਸਾਹਿਬ ਗੋਇੰਦਵਾਲ ਸਾਹਿਬ ਸਾਰੇ ਥਾਈ ਮੱਥਾ ਟੇਕ ਕੇ ਆਵੀ ਨਾਲ ਸਾਡੇ ਘਰੋਂ ਹੋ ਕੇ ਆਵੀ ਮੈਂ ਚਿੱਠੀ ਪਾਊਗਾ ਉਨ੍ਹਾਂ ਨੂੰ ਅੱਛਾ ਜੀ। ਹੁਣ ਉੱਨੀ ਸੌ ਪੰਜਤਾਲੀ ਈਸਵੀ ਦੀਆਂ ਆਮ ਚੋਣਾਂ ਵਿਚ ਬਿਟ੍ਰੇਨ ਦਾ ਰਾਜ ਮਜ਼ਦੂਰ ਦਲ ਦੇ ਪੱਖ ਵਿਚ ਆ ਗਿਆ। ਨਵੀ ਸਰਕਾਰ ਨੇ ਭਾਰਤ ਸਮੱਸਿਆ ਦੇ ਹਲ ਲਈ ਇਕ ਮਿਸ਼ਨ ਭੇਜਨ ਦਾ ਐਲਾਨ ਕੀਤਾ ਜਿਸਨੂੰ ਕੈਬਨਿਟ mission ਕਿਹਾ ਜਾਂਦਾ ਹੈ ਇਹ ਮਿਸ਼ਨ ਤੇਈ ਮਾਰਚ ਉੱਨੀ ਸੌ ਛਿਆਲੀ ਈਸਵੀ ਨੂੰ ਭਾਰਤ ਪਹੁੰਚਿਆ। ਇਸ ਮਿਸ਼ਨ ਨੂੰ ਯੋਜਨਾ ਵਿਚ ਬਦਲਣ ਦੀਆਂ ਸਾਰੀਆਂ ਸ਼ਕਤੀਆਂ ਪ੍ਰਧਾਨ ਕੀਤੀਆਂ ਗਈਆਂ। ਆਖਿਰ ਇਹ ਮਿਸ਼ਨ ਨੇ ਆਪਣੀ ਯੋਜਨਾ ਪੇਸ਼ ਕੀਤੀ। ਇਸ ਦੀ ਮੁਖ ਧਾਰਾ ਇਹ ਸੀ ਕਿ ਨੂੰ ਆਪਸ ਵਿਚ ਸਮੂਹ ਬਣਾਉਣ ਦਾ ਅਧਿਕਾਰ ਹੋ ਗਿਆ। ਇਸ ਦੇ ਨਾਲ ਇਸਦੇ ਅਧੀਨ ਵਿਚ ਸੰਵਿਧਾਨ ਸਭਾ ਅਤੇ ਅੰਤਰੀਮ ਸਰਕਾਰ ਦੀ ਵਿਵਸਥਾ ਵੀ ਕੀਤੀ ਗਈ। ਉਂਝ ਤਾਂ ਇਹ ਯੋਜਨਾ ਯੋਜਨਾ ਨਾਲ ਮਿਲਦੀ ਜੁਲਦੀ ਸੀ ਪਰ ਇਸਨੂੰ ਕਾਂਗਰਸੀ ਅਤੇ ਲੀਂਗ ਦੋਹਾਂ ਨੇ ਹੀ ਮਨਜੂਰ ਕੀਤਾ ਗਿਆ। ਲੀਂਗ ਦੇ ਇਸਨੂੰ ਇਸ ਦੀਆਂ ਮਨਜੂਰ ਕੀਤਾ ਗਿਆ ਕਿਉਕਿ ਇਸ